ਇੱਕ ਕਾਲੇ ਰੰਗ ਦਾ ਬੈਗ ਵੀ ਇੱਥੇ ਰੱਖਿਆ ਹੋਇਐ ਕੁਰਸੀਆਂ ਵੀ ਇੱਥੇ ਲੱਗੀਆਂ ਹੋਈਐਂ ਬਹੁਤ ਸਾਰੀਆਂ।

ਬਹੁਤ ਸਾਰੇ ਵਹਿਲ ਵਗੈਰਾ ਲੱਗੇ ਹੋਏ ਦੁਕਾਨ ਦੇ ਬਾਹਰ ਹੈਲਮੇਂਟ ਵੀ ਰੱਖੇ ਹੋਏ ਐ।

ਇਹ ਇੱਕ ਸ਼ੋਅਰੂਮ ਹੈਗਾ ਹੈ ਸ਼ੋਅਰੂਮ ਦੇ ਬਾਹਰ ਐਕਟਿਵਾ ਲੱਗੀ ਹੋਈ ਹੈ ਆਟੋ ਵੀ ਲੱਗੇ ਹੋਏ ਹੈ।

ਅੰਦਰ ਤਿੰਨ ਡੰਮੀ ਲੱਗੀ ਹੋਈ ਹੈ ਜਿਹਨਾਂ ਨੂੰ ਕੱਪੜੇ ਪੁਵਾਏ ਹੋਏ ਲਾਈਟਾਂ ਵਗੈਰਾ ਵੀ ਉੱਥੇ ਲੱਗੀਆਂ ਹੋਈਆਂ ਬਹੁਤ ਸਾਰਿਆਂ।

ਆ ਇੱਕ ਕਲਾਸ ਰੂਮ ਹੈ ਕਲਾਸ ਰੂਮ ਦੇ ਅੰਦਰ ਬਹੁਤ ਸਾਰੇ ਟੇਬਲ ਲੱਗੇ ਹੋਏ ਆ ਪਾਣੀ ਦੀ ਬੋਤਲ ਵੀ ਟੇਬਲ ਤੇ ਰੱਖੀ ਹੋਈ ਹੈ ਬਹੁਤ ਸਾਰੇ ਬੱਚੇ ਦਾ ਟੇਬਲ ਤੇ ਬੈਠੇ ਹੋਏ ਆ।

ਬਹੁਤ ਸਾਰੇ ਟੀਚਰਾਂ ਵੀ ਇਥੇ ਖੜੀਆਂ ਹੈਗੀਆਂ ਨੇ ਬੂਟੇ ਵਗੈਰਾ ਵੀ ਇਥੇ ਬਹੁਤ ਸਾਰੇ ਲੱਗੇ ਹੋਏ ਆ।

ਇਕ ਕੱਪੜੇ ਦੀ ਦੁਕਾਨ ਹੇਗੀ ਜਿੱਥੇ ਇੱਕ ਡਮੀ ਲੱਗੀ ਹੋਈ ਹੈ ਜਿਹਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ।

ਇਹ ਇੱਕ ਰੂਮ ਹਿਗਾ ਰੂਮ ਦੇ ਅੰਦਰ ਇੱਕ ਟੇਬਲ ਪਿਆ ਹੋਇਆ ਹੈ ਟੇਬਲ ਦੇ ਓੱਤੇ ਨੈਪਕਿਨ ਵੀ ਰੱਖੇ ਹੋਇਆ ਦੋ ਸੋਫ਼ੇ ਲੱਗੇ ਹੋਇਆ ਸੋਫ਼ੇ ਦੇ ਉੱਤੇ ਕੱਪੜੇ ਪਏ ਹੋਈਆਂ।

ਪੈਟਰੋਲ ਪੰਪ ਉੱਤੇ ਗੱਡੀ ਲੱਗੀ ਹੋਈ ਐ ਇੱਕ ਪੈਟਰੋਲ ਵਾਸਤੇ ਟਰੈਕ ਵੀ ਇੱਕ ਲੱਗਿਆ ਹੋਇਐ ਬਹੁਤ ਸਾਰੀ ਲਾਈਟਾਂ ਵਗੈਰਾ ਵੀ ਇੱਥੇ ਲੱਗੀਆਂ ਹੋਈਐਂ।

ਟੈਂਕੀਆਂ ਰੱਖੀਆਂ ਹੋਈਆਂ ਦੁਕਾਨ ਦੇ ਬਾਹਰ ਇੱਕ ਮੰਜਾ ਵੀ ਲੱਗਿਆ ਹੋਇਆ ਬਹੁਤ ਸਾਰੇ ਬੂਟੇ ਵਗੈਰਾ ਵੀ ਇੱਥੇ ਲੱਗੇ ਹੋਏ ਏਂ।

ਇੱਥੇ ਇੱਕ ਸਟੇਜ ਬਣੀ ਹੋਈ ਐ ਸਟੇਜ ਦੇ ਉੱਤੇ ਦੋ ਮੁੰਡੇ ਖੜੇ ਹੈਗੇ ਆ ਜਾਮਨੀ ਰੰਗ ਦਾ ਪਰਦੇ ਵੀ ਲੱਗਿਆ ਇਥੇ ਮੈਰੂਨ ਕਲਰ ਦਾ ਵੀ ਲੱਗਿਆ ਹੋਇਆ।

ਇਹ ਇਕ ਰੈਸਟੋਰੈਂਟ ਹੈਗਾ ਰੈਸਟੋਰੈਂਟ ਦੇ ਅੰਦਰ ਕੁਰਸੀਆਂ ਲੱਗੀਆਂ ਹੋਈਆਂ ਨੇ ਪੱਖਾ ਵੀ ਲੱਗਿਆ ਹੋਈਆ ਹੈ ਤਿੰਨ ਤਸਵੀਰਾਂ ਲੱਗੀਆਂ ਹੋਈਆਂ।

ਲਾਈਟਾਂ ਵਗੈਰਾ ਵੀ ਇੱਥੇ ਲੱਗੀਆਂ ਹੋਈਆਂ ਪੱਖੇ ਵੀ ਲੱਗੇ ਹੋਇਆ ਇੱਥੇ ਬਹੁਤ ਸਾਰੇ ਦਿਵਾਰ ਤੇ ਬਹੁਤ ਜ਼ਾਦਾ ਫੋਟੋਆਂ ਵਗੈਰਾ ਲੱਗੀਆਂ ਹੋਈਆਂ ਇੱਥੇ।

ਇਕ ਹੋਸਪਿਟਲ ਹੇਗਾ ਹੋਸਪਿਟਲ ਦੇ ਦੋ ਬੈਡ ਲੱਗੇ ਹੋਏ ਆ ਜਿਹਦੇ ਉੱਤੇ ਨੀਲੇ ਰੰਗ ਦੀ ਚਾਦਰਾਂ ਵਿਛਾਈਆਂ ਹੋਈਆਂ ਪਰਦੇ ਵੀ ਇੱਥੇ ਲੱਗੇ ਹੋਏ ਏ।

ਟੇਬਲ ਵੀ ਲੱਗਿਆ ਹੋਇਆ ਟੇਬਲ ਉੱਤੇ ਪਾਣੀ ਦੀ ਬੋਤਲ ਰੱਖੀ ਹੋਈ ਹੈ ਕੁਰਸੀਆਂ ਵੀ ਇੱਥੇ ਲੱਗੀਆਂ ਹੋਈਆਂ ਬਹੁਤ ਸਾਰੀਆਂ ਆਰ_ਓ ਵੀ ਲੱਗੇ ਹੋਏ ਦੁਕਾਨ ਦੇ ਅੰਦਰ ਬਹੁਤ ਸਾਰੇ।

ਇੱਕ ਰੂਮ ਹੈਗਾ ਰੂਮ ਦੇ ਅੰਦਰ ਇੱਕ ਬੈਡ ਲੱਗਿਆ ਜਿਸ ਉੱਤੇ ਚਿੱਟੇ ਰੰਗ ਸਣਾਣੇ ਪਏ ਹੋਏ ਆ ਸੈਟੀਆਂ ਵੀ ਰੱਖੀਆਂ ਹੋਈਆਂ ਬਹੁਤ ਸਾਰੀਆਂ।

ਸਵਿੱਚ ਵਗੈਰਾ ਵੀ ਇੱਥੇ ਲੱਗੇ ਹੋਏ ਹੈਂ ਦਿਵਾਰ ਦੇ ਓੱਤੇ ਇੱਕ ਫੋਟੋ ਲੱਗੀ ਹੋਈ ਹੈ ਸੋਫ਼ੇ ਦੇ ਲਾਗੇ ਇੱਕ ਟੇਬਲ ਵੀ ਪਿਆ ਹੋਇਆ ਹੈ।

ਇੱਕ ਪਾਰਕਿੰਗ ਏਰੀਆ ਹੈਗਾ ਜਿੱਥੇ ਬਹੁਤ ਸਾਰੇ ਗੱਡੀਆਂ ਲੱਗੀਆਂ ਹੋਈਆਂ ਚਿੱਟੇ ਰੰਗ ਦੇ ਤੇ ਕਾਲੇ ਰੰਗ ਦੀਆਂ ਵੀ ਗੱਡੀਆਂ ਲੱਗੀਆਂ ਹੋਈਆਂ ਬਹੁਤ ਲਾਈਟਾਂ ਵਗੈਰਾ ਵੀ ਇੱਥੇ ਲੱਗੀਆਂ ਹੋਈਆਂ ਨੇ।

ਜਿੱਥੇ ਇੱਕ ਅੰਕਲ ਇੱਕ ਜਨਾਨੀ ਬੈਠੀ ਹੋਈ ਹੈ ਬਾਇਕ ਵੀ ਲੱਗੀ ਹੋਈ ਹੈ ਇੱਥੇ।